ਇਹ ਇੱਕ ਕਾਰ ਪਾਰਕਿੰਗ ਏਰੀਆ ਬਣਿਆ ਹੈ ਜੋ ਅਸੀ ਇਸ ਵਿੱਚ ਦੇਖ ਰਹੇ ਹਾਂ।

ਇਸ ਵਿੱਚ ਅਸੀਂ ਇੱਕ ਹਸਪਤਾਲ ਦੇਖ ਰਹੇ ਹਾਂ।

ਇਹ ਬਹੁਤ ਵੱਡੇ ਵੱਡੇ ਅਤੇ ਛੋਟੇ ਛੋਟੇ ਸਾਈਜ ਦੇ--

ਇੱਸ ਵਿੱਚ ਅੱਸੀਂ ਬੋਹਤ ਤਰਹਾਂ ਦੇ ਸਟੀਲ ਦੇ ਜੱਗ ਦੇਖ ਰਹੇ ਹੈਂ।

ਇਸ ਤੁਰਪਾਈਨ ਦੇ ਵਿੱਚ ਬਹੁਤ ਵਧੀਆ ਵਿਊ ਬਣਿਆ ਹੋਇਆ ਦਿੱਖ ਰਹਾ--

ਜੋ ਕਿ ਇਸ ਵਿੱਚ ਆਪਣਾ ਵਧੀਆ ਵਧੀਆ ਦੇਖਦੇ ਨਜ਼ਰ ਆ ਰਹੇ--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

ਇਹ ਇੱਕ ਬਹੁਤ ਵਧੀਆ ਪਹਾੜੀ ਏਰੀਆ ਬਣਿਆ ਹੋਇਆ--

ਇਸ ਵਿੱਚ ਅੱਸੀ ਬਹੁਤ ਵਧੀਆ ਡੈਕੋਰੇਸ਼ਨ ਅਤੇ ਵਧੀਆ ਵਧੀਆ ਵਿਊ ਬਣਿਆ ਹੋਇਆ ਦੇਖ ਰਹੇ ਹਾਂ।

ਇਸ ਵਿੱਚ ਸਾਨੂੰ ਬਹੁਤ ਪਹਾੜ ਲੱਗੇ ਹੋਏ ਦਿਖ ਰਹੇ--

ਇਹ ਇੱਕ ਐਲ_ਸੀ_ਡੀ ਲੱਗੀ ਹੋਈ ਹੈ।

ਇਸ ਵਿੱਚ ਅਸੀਂ ਵਧੀਆ ਵਿਊ ਦੇਖ ਰਹੇ--